ਆਪਣੀ ਅਗਲੀ ਗੱਡੀ ਦੀ ਉਡੀਕ ਕਰਨ ਲੱਗਾ। ਇਹ ਗੱਡੀ ਮੁੰਬਈ ਤੋਂ ਅੰਮ੍ਰਿਤਸਰ ਤੱਕ ਜਾਣੀ ਸੀ। ਕਰੀਬ ਦੋ ਢਾਈ ਘੰਟੇ ਉਡੀਕ ਕਰਨ ਪਿੱਛੋਂ ਗੱਡੀ ਆ ਗਈ, ਮੈਂ ਬੈਠ ਗਿਆ। ਇਸ ਗੱਡੀ ਦਾ ਗੇੜਾ ਬਹੁਤ ਘੁੰਮਾਉਂਦਾ ਸੀ। ਉਂਝ ਕੋਈ ਵੀ ਗੱਡੀ ਸੱਤ ਤੋਂ ਅੱਠ ਘੰਟੇ ਵਿੱਚ ਦਿੱਲੀ ਤੋਂ ਬਿਆਸ ਪਹੁੰਚਾ ਦਿੰਦੀ। ਪਰ ਇਹ ਕਰੀਬ ਛੇ ਅਹ ਇਹ ਕਰੀਬ ਬ ਅਹ ਬਾਰਾਂ ਘੰਟੇ ਲਗਾਏ। ਉਹ ਦਿਨ ਦਸ ਜਨਵਰੀ, ਮੇਰੀ ਸੀਟ ਤੋਂ ਦਸ ਬਾਰਾਂ ਸੀਟਾਂ ਛੱਡ ਕੇ ਇੱਕ ਬਜੁਰਗ ਮਾਤਾ ਬੈਠੀ ਸੀ। ਉਹ ਕਰੀਬ ਸੱਤਰ ਕੁ ਸਾਲ ਦੀ ਹੋਵੇਗੀ। ਅੰਦਾਜੇ ਵਜੋਂ ਉਹਨੇ ਕੋਟਕਪੂਰੇ ਉਤਰਨਾ ਸੀ ਪਰ ਨਾਲ ਕੋਈ ਨੀ ਸੀ। ਉਸਦੀ ਸੀਟ ਲਾਗਲੀਆਂ ਸੀਟਾਂ ਦੇ ਨੌਜਵਾਨ ਮੁੰਡੇ ਜੋ ਬਜੁਰਗ ਮਾਤਾ ਦੇ ਨਾਲ ਹੀ ਮੁੰਬਈ ਤੋਂ ਆਏ ਸਨ। ਜੋ ਹੁਣ ਮਾਤਾ ਜੀ ਦਾ ਖਿਆਲ ਰੱਖ ਰਹੇ ਸਨ ਪਰ ਉਹਨਾਂ ਨੇ ਰਾਹ ਵਿੱਚ ਉਤਰਨਾ ਸੀ। ਇਸ ਲਈ ਮੈਂ ਪੁੱਛਿਆ ਮੈਨੂੰ ਅਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ। ਮੈਂ ਦੱਸਿਆ ਕਿ ਮੈਂ ਬਿਆਸ ਜਾਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਮਾਤਾ ਜੀ ਤੁਸੀਂ ਕੋਟਕਪੂਰੇ ਉਤਰਨਾ ਸੀ। ਜੀ ਤਦ ਤੁਸੀਂ ਇਹਨਾਂ ਦਾ ਸਾਮਾਨ ਮਾਤਾ ਜੀ ਦਾ ਖਿਆਲ ਰੱਖੋਗੇ। ਹਾਂ, ਮਾਂ ਅਹ ਮੈਂ ਕਿਹਾ ਠੀਕ ਹੈ। ਦਿਨ ਵਿੱਚ ਅਹ ਦਿਨ ਦਾ ਵੇਲਾ ਸੀ। ਮਾਂ ਮੈਂ ਮਾਤਾ ਜੀ ਦਾ ਸਾਮਾਨ ਆਪਣੇ ਸਾਮਾਨ ਦੇ ਕੋਲ ਰੱਖ ਲਿਆ ਤੇ ਮਾਤਾ ਜੀ ਨੂੰ ਮੇਰੀ ਸੀਟ ਤੇ ਬੈਠਣ ਲਈ ਕਿਹਾ। ਫਿਰ ਮੇਰੇ ਕੋਲ ਅਹ ਮਾਤਾ ਜੀ ਮੇਰੇ ਕੋਲ ਬੈਠ ਗਏ ਤੇ ਠੰਢ ਦੇ ਦਿਨ ਸਨ। ਮੈਂ ਕੰਬਲ ਲੈ ਕੇ ਬੈਠਾ ਸੀ। ਮੈਂ ਕੰਬਲ ਮਾਤਾ ਜੀ ਨੂੰ ਲੈਣ ਲਈ ਕਿਹਾ। ਪਰ ਉਹਨਾਂ ਨੇ ਮਨਾ ਕਰ ਦਿੱਤਾ। ਫਿਰ ਮੇਰੇ ਦੋ-ਤਿੰਨ ਵਾਰ ਕਹਿਣ ਤੇ ਕੰਬਲ ਲੈ ਲਿਆ। ਮੈਂ ਕਿਤਾਬ ਪੜ੍ਹ ਰਿਹਾ ਸੀ। ਪਰਮ ਸ਼ਾਸਤਰੀ ਸਖੀਆ। ਕਿਤਾਬਾਂ ਬੰਦ ਕਰ ਅਹ ਕਿਤਾਬ ਬੰਦ ਕਰ ਮੈਂ ਇਕ ਪਾਸੇਂ ਰੱਖ ਦਿੱਤੀ ਸੀ। ਮਾਤਾ ਜੀ ਗੱਲ ਕਰਨ ਲੱਗਾ

ਇੰਨੇ ਚੀਰ ਹੋ ਗਏ ਸੀ, ਦੋ ਕੁ ਮਹੀਨੇ ਲਗਾ ਕੇ ਆ ਰਹੀ ਆ। ਚਲੋ ਵਧੀਆ ਘੁੰਮਦੇ ਫਿਰਦੇ ਰਹਿਣਾ ਚਾਹੀਦਾ ਹੈ। ਜਿਹੜੇ ਜਿੰਦਗੀ ਦਾ ਕੀ ਪਤਾ। ਹਾਂ ਜੀ ਪੁੱਤ, ਤੂੰ ਕਿੱਥੇ ਦਾ ਹੈ। ਜੀ ਮੈਂ ਕਰਨਾਟਕਾ ਤੋਂ ਹੀ ਹਾਂ। ਨੌਕਰੀ ਲਈ ਗਿਆ ਸੀ। ਅੱਛਾ, ਹੁਣ ਵਾਪ ਅਹ ਘਰ ਵਾਪਸ ਚਲਿਆ ਆ। ਕਿਹੜਾ ਪਿੰਡ। ਬਿਆਸ ਜੀ। ਅੱਛਾ, ਬਿਆਸ। ਤੁਸੀਂ ਆਹ

ਹਾਂ ਡੇਰੇ ਦੀ। ਠੀਕ, ਠੀਕ ਆ। ਤੁਸੀਂ ਜ ਅਹ ਜਾਂਦੇ ਓ। ਹਾਂ ਚਲੇ ਜਾਈ ਦਾ। ਲੈ ਦੱਸ। ਹਾਂ, ਮੈਂ ਐਵੇਂ ਹੀ ਫਿਕਰ ਪਈ ਸੀ। ਦੇਖ ਬਾਬਾ ਜੀ ਨੇ ਤੈਨੂੰ ਭੇਜ ਦਿੱਤਾ ਮੇਰੀ ਮਦਦ ਲਈ। ਹਾਂ ਜੀ। ਉਹ ਕਿਸੇ ਨਾ ਕਿਸੇ ਨੂੰ ਕਿਸੇ ਦੀ ਮਦਦ ਕਰਨ ਲਈ ਭੇਜਦਾ ਹੈ। ਹਾਂ ਪੁੱਤ ਮਾਤਾ ਅਹ ਵੈਸੇ ਮਾਤਾ ਜੀ ਤੁਸੀਂ ਇੱਕਲੇ ਆ ਰਹੇ ਓ। ਨਾਲ ਨਹੀਂ ਕੋਈ ਆਇਆ। ਮੇਰਾ ਜਵਾਈ ਬਥੇਰਾ ਮੈਨੂੰ ਜੋਰ ਲਾਉਂਦਾ ਕਿ ਮੈਂ ਛੱਡ ਆਉਂਦਾ ਹਾਂ ਪਰ ਮੇਰੀ ਦੋਤਰੀ ਦਾ ਵਿਆਹ ਆਹ ਥੋੜੇ ਦਿਨਾਂ ਤੱਕ ਹੈ। ਜੇ ਮੇਰੇ ਨਾਲ ਆ ਜਾਂਦਾ ਤਾਂ ਹਫਤਾ ਖਰਾਬ ਹੋ ਜਾਣਾ ਸੀ ਉਹਦਾ। ਤਦ ਮੈਂ ਉਹਨੂੰ ਕਿਹਾ ਕਿ ਮੈਨੂੰ ਗੱਡੀ ਬਿਠਾ ਦਿਉ। ਅੱਗੇ ਮੈਂ ਆਪੇ ਚਲੇ ਜਾਣਾ। ਇਸ ਕਰਕੇ ਤੁਸੀਂ ਵੇਖਣਾ ਅਹ ਤੁਸੀਂ ਨੀ ਵੇਖਣਾ ਦੋਹਤੀ ਦਾ ਵਿਆਹ। ਹਾਂ ਵੇਖਣਾ ਹੈ ਜੀ ਕਰਦਾ ਪਰ ਪਿਛਲਾ ਗੁੱਸਾ ਅਹ ਪਿਛਲੇ ਗੁੱਸਾ ਕਰਨਗੇ ਕਿ ਭਾਈ ਤੂੰ ਤਾਂ ਮੁੜੀ ਨੀ। ਹੁਣ ਤਾਂ ਵਿਆਹ ਵੇਖਣ ਲਈ ਰੁੱਕ ਗਈ, ਪਤਾ ਤਾਂ ਹੈ ਪੁੱਤ ਤੈਨੂੰ, ਅੱਜ ਕੱਲ੍ਹ ਧੀਆਂ-ਪੁੱਤਾਂ ਦਾ। ਲੈ ਇਹ ਕੀ ਗੱਲ ਹੋਈ ਭਲਾ। ਤੁਹਾਡੀ ਦੋਹਤੀ ਦਾ ਵਿਆਹ ਕੌਣ ਕਰਦਾ ਹੈ ਗੁੱਸਾ। ਅਹ ਗੁੱਸਾ, ਤੁਹਾਡੇ ਵਿਆਹ ਦੇਖਣ ਤੋਂ। ਨਾਲੇ ਆਪਣੀ ਧੀ ਦੇ ਘਰ ਹੀ ਰਹਿਣਾ ਸੀ ਤੁਸੀਂ। ਤੁਸੀਂ ਕਿਹੜਾ ਬਗਾਨੇ ਘਰ ਰਹਿਣਾ ਸੀ। ਨਹੀਂ ਪੁੱਤ। ਬੜੇ ਸਿਆਣੇ ਨਿੱਕੀ-ਨਿੱਕੀ ਗੱਲਾਂ ਤੇ ਵੀ। ਮਾਤਾ ਜੀ, ਲੱਗਦਾ ਏ ਨੂੰਹ-ਪੁੱਤ ਸਾਂਭ ਅਹ ਸਾਂਭ ਨਹੀਂ ਕਰਦੇ। ਕੀ ਦੱਸਾ ਪੁੱਤ। ਝੱਗਾ ਚੁੱਕੇ ਦਾ ਆਪਣਾ ਢਿੱਡ ਹੀ ਨੰਗਾ ਹੁੰਦਾ ਏ। ਹਾਂ ਜੀ ਮਾਤਾ ਜੀ, ਇਹ ਗੱਲ ਏ। ਇਹ ਗੱਲ ਤਾਂ ਠੀਕ ਏ। ਪਰ ਤੁਸੀਂ ਦੱਸ ਸਕਦੇ ਓ ਗੱਲ ਕੀ ਏ। ਮੈਂ ਆਹ ਤੁਹਾਨੂੰ ਆਪਣਾ ਦੁੱਖ ਸਮਝਾਉਂਦਾ ਹਾਂ ਅਹ ਤੁਹਾਡਾ ਦੁੱਖ ਸਮਝਦਾ ਹਾਂ। ਮੈਂ ਇਹੋ ਜਿਹੇ ਬਹੁਤ ਧੀਆਂ ਪੁੱਤ ਦੇਖੇ ਨੇ ਜੋ ਮੈਂ ਆਪਦੇ ਮਾਂ ਪਿਓ ਦੀ ਸਾਂਭ ਕਰਨ ਤੋਂ ਇਨਕਾਰ ਕਰਦੇ ਨੇ। ਗਿਣੇ-ਚੁਣਵੇਂ ਹੀ ਨੇ ਜੋ ਜਿੰਮੇਵਾਰੀ ਚੁੱਕਦੇ ਨੇ। ਬਹੁਤ ਘੱਟ ਨੇ ਪੁੱਤ ਅੱਜ-ਕੱਲ ਉਹ। ਸਾਰੇ ਮਤਲਬ ਵੰਡੇ ਆਹ ਪਛਤਾਵੇਂ ਤੇ ਲੱਤ ਮਾਰਦੇ ਨੇ। ਅਹ ਨੇੇ। ਹੈਗੇ ਨੇ ਜੋ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ। ਮੇਰੇ ਬਾਪੂ ਜੀ ਹੋਨੀ ਚਾਰ ਭਰਾ ਸੀ। ਉਹ ਹੁਣੇ ਪੂਰੇ ਹੋਏ ਨੇ। ਜਦੋਂ ਮੇਰੇ ਦਾਦਾ-ਦਾਦੀ ਜਿਉਂਦੇ ਸੀ, ਮੇਰੇ ਦੋ ਵੱਡੇ ਤਾਏ ਅੱਡ ਸਨ, ਮੇਰੇ ਬਾਪੂ ਜੀ, ਤਾਇਆ ਜੀ ਇੱਕਠੇ ਸਨ। ਮੇਰੇ ਮਾਂ ਪਿਉ ਤੇ ਮੇਰੇ ਦਾਦੇ-ਦਾਦੀ ਦੀ ਸੇਵਾ ਬਹੁਤ ਕੀਤੀ ਹੈ। ਹਰ ਕੋਈ ਸਿਫਤਾਂ ਕਰਦਾ ਹੁਣ ਤੱਕ ਉਹਨਾਂ ਦੀਆਂ। ਮੇਰੇ ਤਾਏ ਨੇ ਬਾਹਰੋਂ ਮੁਲਕੋ ਕਮਾਈ ਭੇਜੀ ਤੇ ਮੇਰੇ ਬਾਪੂ ਦੇ ਘਰੇ ਬੈਠ ਕੇ ਉਹਨਾਂ ਦੀ ਸੇਵਾ ਕੀਤੀ। ਹੈਗੇ ਨੇ ਐਸੇ ਵੀ, ਜੋ ਮਾਂ-ਬਾਪ ਨੂੰ ਸਾਂਭਣ ਵਿੱਚ ਝਿਜਕਦੇ ਨਹੀਂ। ਬੜੀ ਕਰਮੀ ਭਾਗੀ, ਪੁੱਤ ਉਹ ਜਿਹਨਾਂ ਨੇ ਆਪਣੇ ਬੱਚਿਆਂ ਦੀ ਸਾਂਭ ਕਰਦੇ ਉਹਨਾਂ ਦੀ। ਮੇਰੇ ਮੁੰਡੇ ਦਾ ਬਸ ਖਾਣ ਤੇ ਜੋਰ ਰਿਹਾ। ਮਾਂ ਬ ਅਹ ਮਾਂ ਜੀ ਤੇ ਬਾਪੂ ਜੀ ਉਹਨਾਂ ਦੇ ਅਹ ਦੇ ਗੁਜਾਰੇ ਕਿੰਨੇ ਸਾਲ ਹੋ ਗਏ। ਅਹ ਮਾਂ ਤੇ ਉਹਨਾਂ ਦੇ ਗੁਜਰੇ ਕਿੰਨੇ ਸਾਲ ਹੋ ਗਏ। ਮਾਤਾ ਜੀ ਉਹਨਾਂ ਦੇ ਜਾਣ ਪਿੱਛੋਂ ਮੇਰੀ ਕਦਰ ਘਟੀ। ਜਦ ਮੈਂ ਉਹ ਜਿਉਂਦੇ ਸੀ, ਤਾਂ ਮੈਨੂੰ ਕਿਸੇ ਗੱਲ ਦਾ ਫਿਕਰ ਨਹੀਂ ਸੀ। ਜਿਉਂ ਪੁੱਤ ਜਵਾਨ ਹੋਏ, ਵਿਆਹ ਕਰੇ। ਜਮੀਨਾਂ ਵੰਡ ਲਈਆਂ ਅਤੇ ਮੈਨੂੰ ਇੱਕ ਪਾਸੇ ਕਰ ਦਿੱਤਾ। ਮਾਤਾ ਜੀ, ਮੈਂ ਲਿਖਦਾ ਹਾਂ ਥੋੜਾ ਬਹੁਤ।

ਤੜਫਾ ਨਾ ਸਕਣ ਤੇ ਉਹਨਾਂ ਨੂੰ ਆਪਣੇ ਫਰਜਾਂ ਦਾ ਪਤਾ ਲੱਗੇ। ਕੀ ਕਹਾਣੀ ਆ ਪੁੱਤ ਮੇਰੀ। ਪਹਿਲਾ ਪੁੱਤ ਤੋਂ ਜਲੀਲ ਹੋਈ, ਫਿਰ ਨੂੰਹ ਤੋਂ, ਫਿਰ ਦੁਨੀਆ ਤੋਂ ਹੋਵਾਂਗੀ। ਨਹੀਂ ਮਾਤਾ, ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ। ਬੜੇ ਚੰਗੇ ਲੋਕ ਨੇ ਜੱਗ ਦੇ ਵਿੱਚ। ਕਿਤੇ ਕਿਸੇ ਨੇ ਦੁੱਖ ਨੂੰ ਦੁੱਖ ਨਹੀਂ ਸਮਝਦੇ ਹਨ। ਨਾ ਪੁੱਤ ਰਹਿਣ ਦੇ। ਮੇਰੇ ਟੱਬਰ ਚ ਕਿਸੇ ਨੇ ਪੜ੍ਹ ਲਈ ਏ ਕਿ ਹੋਰ ਸਿਆਪਾ ਹੋ ਜਾਉ। ਵਧੀਆ ਸਗੋਂ ਉਹ ਅਹ ਉਹ ਪੜਨਗੇ ਤਾਂ ਸ਼ਰਮ ਆਉ ਉਹਨਾਂ ਨੂੰ। ਸ਼ਅ ਅਹ ਉਹਨਾਂ ਦੀ ਸ਼ਰਮਿੰਦਗੀ ਨੂੰ ਸ਼ਰਮ ਆਉਣੀ ਆ ਜਿਹੜੇ ਤੀਵੀਆਂ ਪਿੱਛੇ ਲੱਗ ਕੇ ਫਿਰਦੇ ਹਨ। ਸ਼ਰਮ ਤਾਂ ਉਹਨਾਂ ਨੂੰ ਆਵੇ ਜੋ ਬੁੱਢੇ ਬਾਰੀ ਮਾਂ ਤੋਂ ਭਾਂਡੇ ਮੰਜਵਾਉਂਦੀ ਫਿਰਦੀ ਹੈ ਤੇ ਨਿਆਨਿਆਂ ਲਈ ਲੰਗਰ ਪਕਵਾਉਂਦੀ ਏ। ਹਾਂਜੀ, ਇਹ ਤਾਂ ਗੱਲ ਏ। ਠੀਕ ਆ ਚਲੋ ਕੋਈ ਨਾ। ਮੈਂ ਨਹੀਂ ਲਿਖਦਾ। ਤੁਸੀਂ ਕਹਿੰਦੇ ਓ। ਪਤਾ ਚਲ ਲਿਖ ਦੇ ਪੁੱਤ ਜੋ ਲਿਖਣਾ, ਦੱਸਦੀ ਆ।

ਮਾਤਾ ਜੀ, ਤੁਹਾਡੇ ਪਿੰਡ ਦਾ ਨਾਂ ਵੀ ਦੱਸ ਅਹ ਦੱਸੀਓ। ਕੀ। ਇਸ ਵਕਤ ਤੁਹਾਨੂੰ ਯਾਦ ਨਹੀਂ। ਕਾਫੀ ਸਮਾਂ ਯਾਦ ਕਰਨ ਤੋਂ ਬਾਅਦ ਉਹਨੂੰ ਅਹ ਮੈਨੂੰ ਯਾਦ ਨੀ ਆਇਆ। ਹਾਂ ਕੋਟਕਪੂਰੇ ਦੇ ਆਸ-ਪਾਸ ਹੈ। ਮੈਂ ਅਹ ਮੈਂ ਮਾਤਾ ਜੀ ਨੂੰ ਅਹ ਫਿਰ ਮਾਤਾ ਜੀ ਨੂੰ ਸਵਾਲ ਕਰਨ ਲੱਗਾ। ਤੇ ਮਾਤਾ ਜੀ, ਕਿੰਨੇ ਧੀ-ਪੁੱਤ ਨੇ। ਦੋ ਧੀਆਂ, ਦੋ ਪੁੱਤ ਨੇ। ਸਾਰੇ ਵਿਆਹੇ ਹੋਏ ਨੇ। ਹੁਣ ਤਾਂ ਸੁੱਖ ਨਾਲ ਉਹਨਾਂ ਦੇ ਧੀ-ਪੁੱਤ ਵੀ ਵਿਆਹ ਯੋਗ ਹੋ ਗਏ ਨੇ। ਦੱਸੋ ਫਿਰ ਮਾਤਾ ਜੀ, ਆਪਣੇ ਬਾਰੇ। ਧੀਆਂ-ਪੁੱਤਾਂ ਬਾਰੇ। ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੇਰਾ ਘਰ ਵਾਲਾ ਗੁਜਰ ਗਿਆ। ਘਰ ਦੀ ਜਿੰਮੇਵਾਰੀ ਮੇਰੇ ਤੇ ਆ ਗਈ। ਮੈਂ ਆਪਣੇ ਧੀਆਂ-ਪੁੱਤਾਂ ਨੂੰ ਪਾਲਿਆ ਤੇ ਇੱਕ-ਇੱਕ ਕਰਕੇ ਦੋਵੇਂ ਧੀਆਂ ਵਿਆਹੀਆਂ। ਧੀਆਂ ਮੇਰੀਆਂ ਚੰਗੀਆਂ ਤੇ ਜਵਾਈਆਂ ਦੀਆਂ ਧੀਆਂ ਜਵਾਈਆਂ ਅਹ ਜਵਾਈ ਪੁੱਤਾਂ ਤੋਂ ਵੱਧ ਕੇ ਨੇ ਤੇ ਪਹਿਲਾਂ ਵੱਡੇ ਪੁੱਤ ਨੂੰ ਵਿਆਹੀਆਂ। ਕੁਝ ਚੀਰ ਸੋਹਣੀ ਨਿਭੀ। ਜੀ ਅਹ ਨਵੀਂ ਨਵੀਂ ਜੋ ਸੀ। ਫਿਰ ਹੌਲੀ-ਹੌਲੀ ਉਸਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਸਵੇਰ ਨੂੰ ਦੇਰੀ ਨਾਲ ਉੱਠਣਾ। ਸਾਫ-ਸਫਾਈ ਵੱਲ ਧਿਆਨ ਨਾ ਅਹ ਨਾ ਦੇਣਾ। ਬਸ ਰਿਸ਼ਤੇਦਾਰੀਆਂ ਵਿੱਚ ਫਿਕਰ ਅਹ ਫਿਰਨ ਤੇ ਚਾੜ ਕੇ ਆਉਣਾ। ਮੈਂ ਈ ਰੋਟੀ ਕਰਨਾ ਤੇ ਮੈਂ ਹੀ ਘਰ ਦੇ ਕੰਮ। ਮੁੰਡਾ ਮੇਰਾ ਵੀ ਉਸ ਪਾਸੇਂ ਹੀ ਲੱਗਿਆ। ਜਿਦਾ ਕਹਿੰਦੀ, ਉਦਾਂ ਹੀ ਕਰਦਾ। ਮੈਂ ਉਹਨੂੰ ਕਹਿੰਦੀ ਕਿ ਨੂੰਹ ਨੂੰ ਬਹੁਤਾ ਸਿਰ ਨਾ ਚੜ੍ਹਾ।

ਪਰ ਘਰ ਦਾ ਅਹ ਰੋਕਦੀ ਸੀ ਪਰ ਘਰ ਦਾ ਕੰਮ ਛੱਡ ਕੇ ਅਵਾਰਾ ਗਰਦੀ ਕਰਨਾ ਵੀ ਅੱਜ ਦੇ ਚੱਜ ਦਾ ਕੰਮ ਨਹੀਂ। ਫਿਰ ਸੋਚਿਆ ਚਲ ਇਹ ਅਹ ਇਹ ਇਦਾਂ ਕਰਦੀ ਆ ਤਾਂ ਕੋਈ ਨੀ। ਦੂਜੇ ਨੂੰ ਵਿਆਹ ਲੈਂਦੀ ਆ ਤਾਂ ਉਹ ਕਰੇਗੀ। ਅਹ ਉਹ ਤਾਂ ਘਰ ਦਾ ਕੰਮ ਕਰੂਗੀ। ਮੈਂ ਚਾਹੁੰਦਾ ਅਹ ਮੈਨੂੰ ਚਾਹੀਦਾ ਸੀ ਕਿ ਵੇਲੇ ਸਿਰੇ ਰੋਟੀ ਤੇ ਆਪਣੇ ਲੀੜੇ ਨਹਾਉਣ ਦੇ ਲਈ ਕੱਪੜੇ ਧੋ ਲੈਂਦੀ ਪਰ ਦੋ ਵੇਲੇ ਦੀ ਰੋਟੀ ਵੀ ਦੇਣੀ ਭਾਰੀ ਸੀ। K start ਅਤੇ ਆਪਣਾ ਉਹੀ ਗੱਲ ਹੈ ਨਾ ਹੁਣ ਜਿਵੇਂ ਆਪਾਂ ਕਰ ਰਹੇ ਸੀਗੇ ਅਤੇ ਉਦੋਂ ਕਿਸਾਨ ਉਗਾਇਆ, ਸਾਰਾ ਕੁੱਝ ਕਿਸਾਨ ਨੂੰ ਮਹਿੰਗਾ ਆ, ਜਦ ਤੱਕ ਕਿਸਾਨ ਨੂੰ ਕਿਸਾਨ ਦੇ ਹੱਕ ਹੀ ਨਹੀਂ ਮਿਲ ਰਹੇ ਤਾਂ ਤੁਹਾਡਾ ਢਿੱਡ ਵੀ ਕਿਵੇਂ ਭਰੂਗਾ। ਉਹਨੂੰ ਬੋਲਣ ਵਾਲੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਬਈ ਜਿਹੜੀ ਅਸੀਂ ਰੋਟੀ ਖਾ ਰਹੇ ਹਾਂ, ਜਾਂ ਕੁੱਛ ਵੀ ਆਪਾਂ eat ਕਰ ਰਹੇ ਹਾਂ, ਹੈ ਨਾ, ਕੁੱਛ ਵੀ ਆਪਣਾ ਢਿੱਡ ਭਰਨ ਵਾਸਤੇ ਆਪਾਂ ਖਾ ਰਹੇ ਹਾਂ, ਹੁਣ ਇਹੋ ਜਿਹਾ ਕੋਈ ਇਨਸਾਨ ਤਾਂ ਹੈ ਨਹੀਂ ਮੈਨੂੰ ਲੱਗਦਾ ਇਹੋ ਜ਼ਿੰਦਗੀ ਆਪਣਾ ਇੱਧਰ earth ਦੇ ਉੱਤੇ, planet ਦੇ ਉੱਤੇ ਵੀ ਜਿਹੜਾ ਭੁੱਖਾ ਰਹਿ ਕੇ ਆਪਣਾ survive ਕਰ ਰਿਹਾ ਹੋਵੇ। ਇਹੋ ਜਿਹਾ ਕੌਈ ਵੀ ਨਹੀਂ ਹੈਗਾ, ਇਸ ਕਰਕੇ ਖਾਣਾ ਸਭ ਨੂੰ ਜ਼ਰੂਰੀ ਹੈ। ਪੀਣਾ ਸਭ ਨੂੰ ਜ਼ਰੂਰੀ ਹੈ। ਹੈ ਨਾ ਖਾਉਗੇ ਨਹੀਂ, ਪੀਉਗੇ ਨਹੀਂ ਤੁਸੀਂ ਅੱਗੇ ਆਪਣਾ ਕੰਮ ਨਹੀਂ ਕਰ ਸਕਦੇ, ਕੁੱਛ ਨਹੀਂ ਕਰ ਸਕਦੇ, ਹੈਗੇ। ਤਾਂ ਕਰਕੇ ਜਿਹੜੇ ਕਿਸਾਨ ਆ, ਉਹ ਕਿਸਾਨ ਨੂੰ ਉਹਦੇ ਹੱਕ ਮਿਲਣੇ ਹੀ ਚਾਹੀਦੇ ਨੇ, ਜਿਹੜੇ ਉਹ ਤਿੰਨ ਕਾਨੂੰਨ ਸੀ, ਸਾਰੇ ਕਹਿ ਰਹੇ ਸੀਗੇ ਬਈ ਹਾਂ ਇਹ ਜਿੰਨੇ ਵੀ ਆਪਣੇ ਵੱਡੇ ਵਜ਼ੀਰ ਆਪਣੇ ਜਿਹੜੇ ਵੀ ਲਾ ਲਉ ਹੁਣ ਸਾਰਿਆਂ ਨੇ ਬਈ ਹਾਂ ਇਹ ਸਹੀ ਨੇ ਕਾਨੂੰਨ, ਜੇ ਇਹ ਨਹੀਂ ਹੋਣ, ਸਿਰਫ ਅੜਿਆ ਕੌਣ ਹੋਇਆ ਸੀਗਾ, ਨੀਂਵੇ ਘਰਾਂ ਦੇ ਨੀਵੇ ਜਿਹੜੇ ਅਹ ਆਪਣੇ ਜਿਮੀਂਦਾਰ ਸੀਗੇ, ਨੀਵੇਂ ਆਪਣੇ ਜੋ ਦਿਹਾੜੀਦਾਰ ਹੋ ਗਏ, ਹੈ ਨਾ, labor ਵਾਲੇ ਬੰਦੇ, ਸਿਰਫ ਉਹੀ, ਥੱਲੇ ਜਿਹੜੇ ਸੀਗੇ ਨਾ ਥੱਲੇ level ਤੋਂ ਬੰਦੇ, ਉਹ ਸ਼ੁਰੂ ਹੋਏ, ਉਹਨਾ ਨੇ ਜਾ ਕੇ ਆਪਣਾ ਕਿਸਾਨੀ ਜਿਹੜੇ ਆਪਣੇ ਅੱਗੇ ਮੋਰਚਿਆਂ ਵਾਲੇ ਸੀਗੇ, ਕ ਕਿਸਾਨ ਮਜ਼ਦੂਰ ਏਕਤਾ ਆਲੇ ਸੀਗੇ, ਹੈ ਨਾ, ਆਪਣੇ ਉਹਨਾ ਨੂੰ ਅੱਗੇ ਜਾ ਕੇ ਦੱਸਿਆਂ ਬਈ ਹਾਂ ਭਾਈ ਸਾਨੂੰ ਇਹ ਨਹੀਂ ਹੈਗਾ ਮੰਨਜ਼ੂਰ, ਤੁਸੀਂ ਇਹਨਾ ਦੇ ਅੱਗੇ ਕੁੱਛ ਰੱਖ ਰੱਖੋ, ਕਾਰਵਾਈ ਕਰੋ, ਬਈ ਇਹ ਜਿਹੜੇ ਕਾਨੂੰਨ ਨੇ, ਇਹਨਾ ਨੂੰ ਖਤਮ ਕੀਤਾ ਜਾਵੇ, ਬਈ ਅਸੀਂ ਸਿਰਫ ਆਪਣਾ ਜਿਹੜਾ ਹਿਸਾਬ ਕਿਤਾਬ ਹੈ, ਆੜ੍ਹਤੀਏ ਕੋਲੇ ਕਰਾਂਗੇ, ਅਸੀਂ ਕਿਉਂ ਕਿਸੇ ਹੋਰ ਕੋੋਲ ਜਾ ਕੇ third person ਬੰਦੇ ਕੋਲੇ

ਬਈ ਤੁਹਾਨੁੂੰ ਹਰੇਕ ਵਾਰ ਉਹ ਆਪਣੇ ਤੋਂ ਵੱਧ ਕੇ ਦੇਊਗਾ, ਬਈ ਹਾਂ ਉਹਨੂੰ ਆਏਂ ਨਾ ਹੋਵੇ, ਮੈਨੂੰ ਕੋਈ ਚੱਕਰ ਨਹੀਂ, profit ਨਹੀਂ ਹੋ ਰਿਹਾ ਹੈਗਾ, ਬਈ ਕੋਈ ਗੱਲ ਨਹੀਂ ਹੈਗਾ, ਪਰ ਆਪਾਂ ਕਿਸਾਨਾਂ ਨੂੰ ਹਮੇਸ਼ਾਂ ਵੱਧ ਹੀ ਦੇਣਾ ਹੈ, ਐਵੇਂ ਕਦੇ ਨਹੀਂ ਹੁੰਦਾ ਹੁੰਦਾ। ਉਹ company ਨੇ ਪਹਿਲੀ ਵਾਰ ਜਿਵੇਂ ਹੁਣ ਤੁਸੀਂ ਹੋ ਜਾਂ ਜਿਹੜਾ ਉਹ ਤੁਹਾਨੂੰ ਆਪਾਂ ਗੱਲ ਕਰ ਰਹੇ ਸੀ, ਇੱਕ low level ਦਾ ਕਿਸਾਨ ਸੀ, ਜਿਵੇਂ ਉਹ ਆਪਣੇ ਉਹਨੇ ਇੱਕ ਕਿੱਲੇ ਦੀ ਜਿਹੜੀ ਕਮਾਈ ਸੀ, ਉਹ ਲੈ ਕੇ ਉਹ company ਕੋਲ ਚਲਾ ਗਿਆ। ਠੀਕ ਹੈ, company ਕੋਲ ਚਲਾ ਗਿਆ, ਉਹਨੇ company ਵਾਲੇ ਨੇ ਉਹਨੂੰ ਵਧੀਆ ਪੈਸੇ ਦਿੱਤੇ। ਵਧੀਆ ਪੈਸੇ ਵੀ ਦੇਊ, company ਵਾਲੇ ਨੇ ਜਦੋਂ ਉਹਨੂੰ ਵਧੀਆ ਪੈਸੇ ਦਿੱਤੇ, ਕਿਸਾਨ ਹੋ ਗਿਆ ਖੁਸ਼ ਬਈ ਹਾਂ ਭਾਈ ਇਹਨਾ ਨੇ ਮੈਨੂੰ ਬਹੁਤ ਪੈਸੇ ਦੇ ਦਿੱਤੇ। ਹਾਂ ਉਹਨੇ ਅੱਗੇ ਅੱਡੀਆਂ ਚੱਕ ਕੇ, ਜੇ ਉੇਹਨੇ ਅਮ ਹੁਣ ਅਗਲੀ ਵਾਰ ਜੇ ਉਹ ਕਿਸੇ ਆੜ੍ਹਤੀਏ ਕੋਲ ਜਾਂਦਾ ਆੜ੍ਹਤੀਏ ਨੇ ਉਹਂਨੂੰ, ਪੈਸੇ ਵੀ ਉਹਨੂੰ ਚੱਲ ਦੇ ਦੇਣੇ ਸੀਗੇ, ਇਹੋ ਜਿਹੀ ਗੱਲ ਨਹੀਂ, ਹਾਂ ਉਹਨੇ ਵਧੀਆ, ਨਹੀਂ ਤਾਂ ਆਪਾਂ ਕਹਿ ਦੇਣਾ, ਸੀ ਦੇ ਦੇਣੇ ਸੀ, ਉਹਦੇ ਗੁਜ਼ਾਰੇ ਜੋਗੇ ਦੇ ਦੇਣੇ ਸੀ। ਜਿੰਨ੍ਹਾ ਉਹਦਾ ਹੱਕ ਬਣਦਾ ਸੀ ਉਹਨੂੰ ਮਿਲ ਜਾਣਾ ਸੀਗਾ। ਪਰ ਉਹ ਅਹ ਆੜ੍ਹਤੀਏ ਕੋਲੋਂ ਪੈਸੇ ਲੈ ਕੇ, ਉਹਨੇ ਹੌਲੀ ਹੌਲੀ ਚਲਾਉਣੇ ਸੀ। ਜਿੱਥੇ ਉਹਨੂੰ company ਵੱਲੋਂ ਪੈਸੇ ਮਿਲੇ ਸੀ। ਉਹਨੇ ਇੱਕ ਦਮ ਦੇਖਣਾ ਸੀ, ਬਈ ਹਾਂ ਭਾਈ ਮੈਨੂੰ ਤਾਂ ਇੱਕ ਕਿੱਲੇ ਚ, ਬਈ ਦੋ ਕਿੱਲਿਆਂ ਵਾਲਾ profit ਹੋ ਗਿਆ। ਮੈਂ ਚੱਕ ਕੇ ਹੁਣ ਅਗਲੀ ਵਾਰ ਚਾਰ ਕਿੱਲਿਆਂ ਦਾ ਕੰਮ ਕਰੂੰਗਾ, ਕਿੱਥੇ ਉਹਨੇ ਕਰਨਾ ਸੀ ਇੱਕ ਤੋਂ ਦੋ ਦਾ, ਹੁਣ ਇੱਕ ਤੋਂ ਸਿੱਧਾ ਚਾਰ ਦਾ, ਹੁਣ ਤੁਸੀਂ ਸੋਚੋਗੇ ਤੁਸੀਂ ਪਹਿਲੀ ਪੌੜੀ ਜਦੋਂ ਚੜ੍ਹੌਗੇ, ਦੂਜੀ ਤੇ ਚੜੋਂਗੇ ਤਾਂ ਆਰਾਮ ਨਾਲ ਚੜੌਂਗੇ ਹੈ ਨਾ, ਤੀਜੀ ਤੇ ਚਲੱ ਬੰਦਾ ਮਾੜਾ ਜਿਹਾ ਔਖਾ ਜਿਹਾ ਹੋ ਕੇ ਚੜ੍ਹ ਜਾਂਦਾ, ਬੱਸ ਜਿਵੇਂ ਚੌਥੀ ਤੇ ਚੜੌਂਗੇ, ਹੁਣ ਸਿੱਧੇ ਸਿੱਧੇ ਤੁਸੀਂ, ਫੇਰ ਤਾਂ ਬੰਦਾ ਮੂਧੇ ਮੂੰਹ ਹੀ ਗਿਰੂਗਾ, ਅਤੇ ਹੁਣ ਜਦੋਂ ਬੰਦਾ ਸਿੱਧਾ ਚੌਥੀ ਪੌੜੀ ਤੇ ਜਾ ਰਿਹਾ, ਤੁਸੀਂ ਆਪ ਸੋਚੋ ਬੰਦੇ ਦਾ ਅੱਗੇ ਕੀ ਹੋਣਾ, future ਉਹਦਾ ਕੀ ਹੈ, future ਤਾਂ ਉਹਦਾ ਕੁੱਛ ਵੀ ਨਹੀਂ ਹੈਗਾ, ਹੁਣ ਉਹ ਬੰਦਾ ਅੱਗੇ ਤੁਹਾਡੇ ਦੇਖੋ ਉਹ ਲੈ ਲਏ ਆ ਚਾਰ ਕਿੱਲੇ ਠੇਕੇ ਤੇ, ਲੈ ਲਏ, ਕਿੱਲਾ ਉਹਦੇ ਕੋਲ ਪਹਿਲਾਂ ਸੀਗਾ, ਤਿੰਨ ਕਿੱਲੇ ਉਹਨੇ ਠੇਕੇ ਤੇ ਲਏ, ਉਹਨੇ ਜ਼ਮੀਨ ਆਪਣੀ ਵਾਹੁਣੀ ਸ਼ੁਰੂ ਕਰਤੀ। ਉਹਦੇ ਕੋਲ ਜਿਹੜੇ ਪੈਸੇ ਸੀਗੇ, ਚੱਲੋ ਉਹਨੇ ਆਪਾਂ ਨੂੰ ਮਾੜਾ ਮੋਟਾ ਘਰੇ ਜਿਹੜਾ ਖਰਚਾ ਪਾਣੀ ਕਰਨਾ ਸੀ, ਉਦੋਂ ਬਾਅਦ ਉਹਨੇ ਚਾਰ ਕਿੱਲਿਆਂ ਦੇ ਵਿੱਚ ਟਰੈਕਟਰ ਦਾ ਆਪਣਾ, ਕਿਰਾਇਆ ਵੀ ਦੇਣਾ ਉਹਨੇ, ਟਰੈਕਟਰ ਦਾ ਹੁਣ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਹੁੰਦਾ। ਫੇਰ ਉਦੋਂ ਬਾਅਦ ਉਹਨੇ ਜਿਹੜਾ ਆਪਣਾ ਅਹ ਡੀਜ਼ਲ ਵਗੈਰਾ, ਉਹ ਵੀ ਪੈਣਾ, ਡੀਜ਼ਲ ਦੇ ਰੇਟ ਅੱਜਕੱਲ੍ਹ ਸਭ ਨੂੰ ਪਤਾ ਕੀ ਨੇ, ਪੈਟਰੋਲ ਦੇ ਰੇਟ ਸਭ ਨੂੰ ਪਤਾ ਅੱਜਕੱਲ ਕੀ ਨੇ, ਠੀਕ ਹੈ ਜੀ, ਉਦੋਂ ਬਾਅਦ ਫੇਰ ਜਿਹੜਾ ਤੁਹਾਡਾ, ਅੱਗੇ ਤਾਂ ਹੁੰਦੇ ਹੋ ਜਿਹੜੀ ਇਹ ਆਪਣਾ ਚਾਰ ਬਾਈ ਚਾਰ ਚ, ਕਣਕ ਜਾਂ ਚਾਵਲ ਜੋ ਵੀ ਤੁਸੀਂ ਉਗਾਉਣੇ ਆ, ਉਹ ਤੁਹਾਨੂੰ ਚਾਰ ਬਾਏ ਚਾਰ ਚ ਲਾ ਕੇ ਤੁਹਾਡਾ ਸਰ ਗਿਆ ਬਈ ਹਾਂ ਕਿੱਲੇ ਚ ਉਹ ਤਾਂ ਵਧੀਆ ਲੱਗ ਗਿਆ, ਹੁਣ ਤੁਸੀਂ ਉਹਨੂੰ ਚਾਰ ਚਾਰ ਬਾਏ ਚਾਰ ਚ ਤਾਂ ਲੱਗਣੀ ਨਹੀਂ, ਉਹਨੂੰ ਕਿੱਲੇ ਚ ਲਾਉਣੀ ਪੈਣੀ ਹੈ। ਚਾਰ ਕਿੱਲਿਆਂ ਵਾਸਤੇ ਇੱਕ ਕਿੱਲੇ ਚ ਤਾਂ ਲੱਗੂਗੀ ਲੱਗੂਗੀ, ਫਸਲ ਦੀ ਖਲ ਜਿਹੜੀ ਤੁਸੀਂ ਉਪਜਾਊ ਕਰਨੀ ਹੈ ਅਤੇ ਉਦੋਂ ਬਾਅਦ ਜਿਹੜਾ ਤੁਹਾਡਾ ਅੱਗੇ ਸੰਦ ਭਾਂਡਾ ਜਿਵੇਂ ਸੁਹਾਗਾ ਹੋ ਗਿਆ, ਜੇ ਤੁਸੀਂ ਰੋਟਾਵੇਟਰ ਫੇਰਨਾ, ਉਹਦੇ ਅੱਡ ਹੋ ਗਏ ਪੈਸੇ, ਕਿਉਂਕਿ ਰੋਟਾਵੇਟਰ ਵੀ ਹੈ ਜਿਹੜਾ ਹਜ਼ਾਰ ਬਾਰਾਂ ਸੌ ਪੰਦਰਾਂ ਸੌ ਤੋਂ ਘੱਟ ਕਦੇ ਵੀ ਨਹੀਂ ਆਉਂਦਾ ਹੈਗਾ, ਉਹਦੇ ਤੁਹਾਨੂੰ ਘੱਟੋਂ ਘੱਟ ਪੰਦਰਾਂ ਸੌ, ਸੌਲਾਂ ਸੌ ਰੁਪਇਆ ਦੇਣਾ ਹੀ ਪੈਂਦਾ, ਤਾਂ ਤੁਸੀਂ ਜਾ ਕੇ ਉਹ ਲੈ ਕੇ, ਉਹ ਵੀ, ਉਦੋਂ ਬਾਅਦ ਵੀ ਘੰਟਿਆਂ ਦੇ ਹਿਸਾਬ ਨਾਲ ਤੁਹਾਨੂੰ ਮਿਲੂਗਾ, ਆਏਂ ਨਹੀਂ ਹੈਗਾ ਬਈ ਹਾਂ ਜਦ ਤੱਕ ਤੁਹਾਡਾ ਕੰਮ ਨਹੀਂ ਹੁੰਦਾ, ਬਈ ਤੁਸੀਂ ਕੋਈ ਚੱਕਰ ਨਹੀਂ ਹੈਗਾ, ਇੱਕ ਵਾਰ ਪੰਦਰਾਂ ਸੌ ਦਿੱਤਾ, ਤੁਸੀਂ ਲੈ ਗਏ ਨਹੀਂ, ਉਹ ਵੀ ਤੁਹਾਨੂੰ ਜਦ ਤੱਕ ਤੁਹਾਡਾ ਕੰਮ ਹੁੰਦਾ ਨਹੀਂ, ਹੈ ਨਾ, ਜਦ ਤੱਕ ਤੁਸੀਂ ਜਿੰਨ੍ਹਾ ਉਹਨੂੰ use ਕਰੋਗੇ, ਉਹਨੇ ਉਹਦੇ ਪੈਸੇ ਨੇ, ਉਹਦੂ ਬਾਅਦ ਉਹ ਰੋਟਾਵੇਟਰ ਹੋ ਗਿਆ, ਸੁਹਾਗਾ ਹੋ ਗਿਆ, ਬਈ ਉਹ ਤੁਸੀਂ ਆਪਣੇ ਟਰੈਕਟਰ ਦੇ ਪਿੱਛੇ ਉਹਨੂੰ ਹੈ ਨਾ, ਉਹ ਕਰੋਂਗੇ, obvious ਜਿਹੀ ਗੱਲ ਹੈ, ਟਰੈਕਟਰ ਦਾ ਜਿਹੜਾ obvious ਹੈ ਉਹ load ਜਿਹੀ ਗੱਲ ਹੈ, ਵੱਧਣਾ ਹੈ, ਵੱਧੂਗਾ ਜਦੋਂ ਟਰੈਕਟਰ ਦਾ load ਵਧੂਗਾ, ਉਹਨੇ ਡੀਜ਼ਲ ਇੰਜਣ ਨੇ ਵੱਧ ਲੈਣਾ ਹੈ, ਖਰਚਾ ਕਿਸਾਨ ਦਾ ਵੱਧ ਗਿਆ, ਹੁਣ ਜਿਹੜੇ ਉਹਦੇ ਕੋਲ ਪੈਸੇ ਸੀਗੇ limited ਜਿਹੇ ਸੀਗੇ, ਉਹਦੇ ਕੋਲ ਪੈਸੇ ਸੀਗੇ ਇੱਕ ਕਿੱਲੇ ਦੇ, ਜੇ ਹੁਣ ਤੁਸੀਂ ਉਹ ਇੱਕ ਕਿੱਲੇ ਦੇ ਪੈਸੇ ਉਹਨੂੰ ਦੋ ਚ ਦੇ ਦਿੱਤੇ, ਚੱਲੋ ਉਹਦੇ ਦੋ ਕਿੱਲਿਆਂ ਦੇ ਪੈਸੇ ਤਾਂ ਦੋ ਕਿੱਲਿਆਂ ਦੇ ਲੱਗ ਗਏ, ਹੁਣ ਜਿਹੜੇ ਅੱਗੇ ਦੋ ਕਿੱਲੇ ਹੋਰ ਰਹਿ ਗਏ ਉਹਨੇ ਤਾਂ ਠੇਕੇ ਤੇ ਲੈ ਲਈ, ਹੁਣ ਜਿਹਨੇ ਠੇਕੇ ਤੇ ਦਿੱਤੀ ਹੈ, ਉਹ ਵੀ ਕਿਸਾਨ ਹੀ ਹੋਊਗਾ । ਠੀਕ ਹੈ ਉਹਨੇ ਠੇਕੇ ਤੋਂ, ਉਹ ਨਹੀਂ ਕਰ ਸਕਦਾ ਖੇਤੀ, ਉਹ ਕਹਿੰਦਾ ਚੱਲ ਯਾਰ ਮੈਂ ਠੇਕੇ ਤੇ ਦੇ ਦਿੱਤੀ। ਉਹਨੇ ਠੇਕੇ ਤੇ ਦੇ ਦਿੱਤੀ ਅਤੇ ਹੁਣ ਉਹਨੂੰ ਤਾਂ ਅੱਗੇ ਠੇਕਾ ਚਾਹੀਦਾ ਚਾਹੀਦਾ, ਉਹ ਬੰਦਾ ਤਾਂ ਆਏਂ ਸੋਚੂਗਾ ਨਹੀਂ, ਹਾਂ ਭਾਈ ਤੇਰੀ ਵਿਕੀ ਹੈ, ਨਹੀਂ ਵਿਕੀ। ਮੈਨੂੰ ਇਹ ਚ ਕੋਈ ਨਹੀਂ ਹੈਗਾ ਬਈ ਤੂੰ ਠੇਕੇ ਤੇ ਲਿਤੀ ਹੈ ਭਾਈ, ਮੈਨੂੰ ਤਾਂ ਪੈਸੇ ਦੇ, ਠੀਕ ਹੈ, ਉਹ ਫੇਰ ਫੱਸ ਗਿਆ ਕਿਸਾਨ, ਫਸਿਆ ਕਿਹਨੇ ਸੀ, ਇਹ ਇਹ ਇਹੀ ਤਾਂ ਸਾਰੀ ਕਹਾਣੀ ਘੁੰਮ ਰਹੀ ਸੀ ਉਦੋਂ, ਹੁਣ ਉਹ ਜਦੋਂ ਫਸਿਆ, ਉਹਨੂੰ ਪਤਾ ਬਈ ਹੁਣ ਭਾਈ ਲੈਣਾ ਪੈਣਾ ਬੈਕਾਂ ਤੋਂ loan ਬੈਂਕ ਤੋਂ loan ਲਊਗਾ, ਜੇ ਉਹ ਘਰ ਦੇ ਉੱਤੇ ਲਊਗਾ ਬਈ ਹਾਂ ਭਾਈ ਮੇਰਾ ਘਰ ਹੈ, ਘਰ ਦੇ paper ਦੇ ਕੇ ਮੈਂ loan ਲੈ ਲਿਆ, ਕੱਲ੍ਹ ਨੂੰ ਕਿਸ਼ਤ ਨਹੀਂ ਭਰੀ ਗਈ, ਚੱਲੋ ਜੀ ਗਿਆ, ਉਹੀ company ਯਾਰ ਜੇ ਤਾਂ ਉਹ company ਆਏਂ ਕਹੇ ਬਈ ਹਾਂ ਕੋਈ ਗੱਲ ਨਹੀਂ, ਤੁਸੀਂ ਆਪਣੇ ਆਹ ਪੈਸੇ ਲਉ ਅਤੇ ਉਦੋਂ ਬਾਅਦ ਜੇ ਤੁਹਾਨੂੰ ਹੋਰ ਲੋੜ ਪੈਂਦੀ ਹੈ ਅਸੀਂ ਦੇਵਾਂਗੇ ਤੁਹਾਨੂੰ ਪੈਸੇ, ਪਰ ਤੁਸੀਂ ਆਪਣੀ ਜਿਹੜੀ ਕਣਕ ਹੈ ਉਹ ਸਾਨੂੰ ਵੇਚੋ, ਪਰ ਨਹੀਂ, ਇਹ policy ਹੈ ਹੀ ਨਹੀਂ, ਤੁਸੀਂ ਆਪਣੀ ਚੀਜ਼ ਦਿਉ, ਪੈਸੇ ਲਉ ਜਾਉ। ਤੁਹਾਡਾ ਸਾਡਾ ਐਨਾ ਕੁ ਬੱਸ ਅਹ ਰਿਸ਼ਤਾ, ਆੜ੍ਹਤੀਏ ਨਾਲ ਤੁਹਾਡਾ ਕੀ ਰਿਸ਼ਤਾ,

ਜਦੋਂ ਆਪਣੇ ਕੋਲ ਆਪਣੀ ਖੇਤੀ ਦਾ ਆਪਣੇ ਜਿਹੜੇ ਫਸਲ ਆਪਣੇ ਉਗਾਈ ਹੈ, ਉਗਾਈ, ਫੇਰ ਆੜ੍ਹਤੀਏ ਕੋਲ ਸੁੱਟੀ, ਵੇਚੀ ਚੱਲ ਮੇਰਾ ਬਾਈ, ਪੈਸੇ ਫੇਰ ਜੇਬ ਚ, ਆਪਣਾ ਆਏਂ circle ਚੱਲ ਰਿਹਾ, ਹੁਣ ਕਿੱਥੇ ਤਾਂ ਕੰਪਨੀਆਂ ਆ ਰਹੀਆਂ ਨੇ, ਕੰਪਨੀਆਂ ਵਾਲਿਆਂ ਨੇ ਆਪਾਂ ਨੂੰ ਦੇਣਾ ਨਹੀਂਉਂ ਕੁੱਛ, ਇਹ ਇਹ ਜਿਹੜੀ ਸੋਚ ਹੈ ਨਾ, ਇਹ ਸੋਚ ਸਿਰਫ ਆਪਾਂ ਆਏਂ ਸੋਚੋ ਬਈ ਆਪਣਾ future ਨਹੀਂ ਸੀਗਾ ਉਹਦੇ ਵਿੱਚ ਹਾਂ ਉਹਨੇ ਪਹਿਲੀ ਵਾਰ ਵਧੀਆ ਪੈਸੇ ਦੇ ਦਿੱਤੇ, ਚੱਲ ਭਾਈ, ਉਹ ਕਿਸਾਨ ਨੇ ਅਗਲੀ ਵਾਰ ਚੱਲ ਚਾਰ ਕਿੱਲੇ ਔਖੇ ਸੌਖੇ ਉਹਨੇ ਫੜ੍ਹ ਫੁੜ੍ਹ ਕੇ ਚਾਰ ਕਿੱਲਿਆਂ ਦਾ ਫੇਰ ਉਹਨੇ ਚੱਲ ਭਾਈ ਜਾ ਕੇ ਆਪਾਂ ਫੇਰ ਵੀ ਆਪਾਂ ਚੱਲੋ ਇੱਕ ਫੇਰ ਵੀ ਆਪਾਂ ਲੈਂਦੇ ਹਾਂ, ਫੇਰ ਵੀ ਕਿਸਾਨ ਨੇ ਚੱਲ ਔਖਾ ਸੌਖਾ ਹੋ ਕੇ ਉਹਨੇ ਚਾਰ ਕਿੱਲਿਆਂ ਦੀ ਖੇਤੀ ਕਰ ਲਈ। ਉਹਨੇ ਚਾਰ ਕਿੱਲਿਆਂ ਦਾ ਖੇਤੀ ਕਰ ਲਈ ਅਤੇ ਫੇਰ ਉਹ company ਚਲਿਆ ਗਿਆ। ਚਲਿਆ ਗਿਆ ਅਤੇ ਉਹ company ਵਿੱਚ ਜਾ ਕੇ ਉਹਨੇ ਚਾਰ ਕਿੱਲਿਆਂ ਦੀ ਆਪਣੀ ਫਸਲ ਵੇਚਤੀ, ਵੇਚਤੀ company ਨੂੰ ਚੱਕ ਕੇ ਉਹਨੂੰ ਪੈਸੇ ਫੇਰ ਦੇ ਦਿੱਤੇ। ਪੈਸੇ ਫੇਰ ਵੱਧ ਆ ਗਏ, ਦੂਜੀ ਵਾਰ ਫੇਰ ਵੱਧ ਆਉਣਗੇ, ਫੇਰ ਆਪਾਂ ਸੋਚਾਂਗੇ ਹਾਂ ਯਾਰ ਪੈਸੇ ਤਾਂ ਆਪਾਂ ਨੂੰ ਚੱਲ ਮਿਲਗੇ। ਬਈ ਚਾਰ ਕਿੱਲਿਆਂ ਦੇ ਆ ਗਏ ਹਾਲੇ ਜਿੰਨਾ ਤੋਂ ਲਿਤੇ ਲੀਤੋ ਸੀ ਉਹ ਦੇ ਦਿਉ ਅਤੇ ਫੇਰ ਵੀ ਆਪਣੇ ਕੋਲ ਪੈਸੇ ਐਨੇ ਬੱਚ ਗਏ। ਆਪਾਂ ਫੇਰ ਹੋਰ ਜ਼ਮੀਨ ਲੈ ਲਉ, ਆੜ੍ਹਤੀਏ ਅਹ ਆਪਣਾ ਠੇਕੇ ਤੇ ਵੱਧ, ਇਹੀਂ ਚੱਕਰਾਂ ਚ ਬੰਦੇ ਨੇ ਪਈ ਜਾਣਾ ਸੀਗਾ, ਕਰਜ਼ੇ ਚ ਦਬੀ ਜਾਣਾ ਸੀਗਾ। ਮਰੀ ਜਾਣਾ ਸੀਗਾ ਉਹ ਕਿਸਾਨਾਂ ਨੇ, ਕਿਸਾਨ ਵੀ ਮਰਦਾ, ਠੀਕ ਹੈ, ਕਿਸਾਨ ਦੇ ਨਾਲ ਜਿਹੜਾ ਕੰਮ ਕਰ ਰਿਹਾ, ਦਿਹਾੜੀਦਾਰ, ਸ਼ੀਰੀ ਉਹ ਵੀ ਮਰਦਾ ਅਤੇ ਉਦੋਂ ਬਾਅਦ ਜਿਹੜੇ ਅੱਗੇ ਉਹਦੇ ਪਰਿਵਾਰ ਵਾਲੇ ਨੇ ਉਹ ਵੀ ਮਰਦੇ। ਕੁੱਲ ਮਿਲਾ ਕੇ ਨੁਕਸਾਨ ਕਿਹਦਾ, ਜਿਹੜੇ ਨੀਵੇਂ ਘਰਾਂ ਦੇ ਜਾਂ ਜਿਹੜੇ ਗਰੀਬ ਕਿਸਾਨ ਹੈ ਨਾ, ਉਹਨਾ ਦਾ, ਜਿਹੜੇ ਅਮੀਰ ਨੇ, ਉਹਨਾ ਨੂੰ ਤਾਂ ਚੱਲ ਕੀ ਹੈ ਜੀ, ਸੌ ਕਿੱਲਾ ਹੈਗਾ, ਸੌ ਚੋ ਜੇ ਸੌ ਵਿੱਕ ਗਿਆ ਆਪਣਾ, ਉਦੋਂ ਬਾਅਦ ਜੇ ਪੰਜਾਹ ਦੇ ਆਪਾਂ ਨੂੰ ਦੇਵੇ ਵੀ ਪੈ ਗਏ ਤਾਂ ਪੰਜਾਹ ਤਾਂ ਆਪਣੇ ਕੋਲ ਨੇ, ਉਨ੍ਹਾ ਨੂੰ ਤਾਂ ਆਂਏਂ ਹੈ। ਕਿਉਂਕਿ ਸੌ ਕਿੱਲੇ ਉਹਦੇ ਆਪਦੇ ਨੇ, ਉਹਨੂੰ ਕੋਈ ਚੱਕਰ ਨਹੀਂ ਹੈਗਾ, ਉਹਨੂੰ ਕੋਈ ਚੱਕਰ ਨਹੀਂ, ਜੇ ਉਹ company ਨੂੰ ਵੇਚੇ, ਚਾਹੇ ਆੜ੍ਹਤੀਏ ਨੂੰ ਵੇਚੇ, ਜਿਹਨੂੰ ਮਰਜ਼ੀ ਵੇਚੇ। ਵੀਹ ਕਿੱਲੇ ਆਲਾ ਵੀ ਉਹਦਾ ਵੀ ਚੱਲ ਅਗਲਾ ਕਹੂਗਾ ਦੱਸ ਕਿੱਲਿਆਂ ਦੇ ਪੈਸੇ ਚਲੇ ਗਏ, ਦੱਸ ਤਾਂ ਜ਼ੇਬ ਚ ਨੇ, ਉਹ ਵੀ ਆਂਏਂ ਸੋਚੂਗਾ, ਪਰ ਜਿਹੜੇ ਕਿੱਲਾ ਦੋ ਕਿੱਲੇ ਵਾਲੇ ਨੇ ਨਾ, ਉਹਨਾ ਨੂੰ ਹਮੇਸ਼ਾ ਔਖਾਂ ਹੁੰਦਾ ਜਾਂ ਜਿਹੜੇ ਗਰੀਬ ਘਰਾਂ ਦੇ ਅਮ ਮਜ਼ਦੂਰ ਨੇ ਉਹਨਾ ਨੂੰ ਔਖਾਂ ਹੁੰਦਾ ਹੈ। ਆਪਾਂ ਉਹਨਾ ਬਾਰੇ ਸੋਚੋ, ਆਪਾਂ ਆਂਏਂ ਨਾ ਸੋਚੋ ਬਈ ਹਾਂ ਸਾਡਾ ਫਾਇਦਾ, ਹਾਂ company ਨੇ ਤੁਹਾਨੂੰ ਇੱਕ ਵਾਰ ਪੈਸੇ ਦੇ ਦਿੱਤੇ, ਦੂਈ ਵਾਰ ਦੇ ਦਿੱਤੇ, ਤੀਈ ਵਾਰ ਨਹੀਂ ਕਦੀ ਕੋਈ ਦਿੰਦਾ ਹੁੰਦਾ, ਚਾਹੇ ਤੁਸੀਂ ਵੀ ਹੋ, ਤੁਸੀਂ ਕਦੇ ਵੀ ਕੋਈ ਕੰਮ ਸ਼ੁਰੂ ਕਰੋਂਗੇ, ਤੁਸੀਂ ਅਗਲੇ ਨੂੰ ਪਹਿਲੀ ਵਾਰ, ਵਧੀਆ treat ਕਰਕੇ, ਹੈ ਨਾ, ਵਧੀਆ ਐਨ ਜਿਵੇਂ ਆਪਾਂ new shop ਜਾਂ new company ਖੋਲ੍ਹਦੇ ਹਾਂ ਆਪਾਂ ਪਹਿਲੀ ਵਾਰ ਨੂੰ full discount ਦਿੰਦੇ ਹਾਂ। ਬਈ ਹਾਂ ਬਈ ਨਹੀਂ ਆਪਣਾ ਰਿਸ਼ਤਾ, ਆਪਣਾ ਰਿਸ਼ਤਾ ਗੂੜ੍ਹਾ ਹੋ ਜਾਏ, ਆਪਾਂ ਅਗਲੇ ਨੂੰ ਆਂਏਂ ਕਰਦੇ ਆ ਬਈ ਹਾਂ ਬਈ ਸਾਡੇ ਕੋਲ ਪੱਕਾ customer ਲੱਗ ਜਾਏ, ਇਹ। ਆਪਾਂ ਆਏਂ ਸੋਚਦੇ ਹਾਂ, customer ਆਪਣੇ ਕੋਲ ਲੱਗ ਗਿਆ, ਉਦੋਂ ਬਾਅਦ ਆਪਾਂ ਨੇ ਕੂੰਡੀਆਂ ਲਾਉਣੀਆਂ ਸ਼ੁਰੂ, ਸਾਰਾ ਕੁੱਝ okay ਆ ਕੰਮ, ਚੱਲੋ ਜੀ, ਆਪਾਂ ਨੇ ਕੀ ਲੈਣਾ ਹੁਣ, ਆਪਾਂ ਨੂੰ ਪਤਾ ਹੈ, ਬਈ ਇਹਦਾ ਹੁਣ ਆਪਾਂ ਕੋਲ ਖਾਤਾ ਚੱਲ ਪਿਆ। ਹੁਣ ਇਹਨੇ ਭਾਈ ਸਾਡੇ ਕੋਲ ਹੀ ਆਉਣਾ, ਹੋਰ ਕਿਸੇ ਕੋਲ ਜਾਣਾ ਨਹੀਂ। ਇਸ ਕਰਕੇ ਜਿਹੜੀ ਉਹ ਕੰਪਨੀਆਂ ਸੀ, ਉਹਨਾ ਦੀ ਸੋਚਣੀ ਇਹ ਸੀਗੀ, ਪਰ ਕਿਸਾਨ ਆਪਣੇ ਜਿਹੜੇ ਸੀਗੇ, ਉਹਨਾ ਦੀ ਸੋਚਣੀ ਇਹ ਨਹੀਂ ਸੀਗੀ, ਉਹਨਾ ਨੂੰ ਆਂਏਂ ਸੀ ਜੇ ਇਹਨੇ ਸਾਡੇ ਆ ਕੇ ਪੰਜਾਬ ਦੇ ਵਿੱਚ, ਇਹਨਾ ਨੇ ਤਾਂ ਪੰਜਾਬ ਬਰਬਾਦ ਕਰ ਦੇਣਾ। ਬਈ ਜੇ ਪੰਜਾਬ ਬਰਬਾਦ ਹੋ ਗਿਆ, ਹੁਣ ਤੁਸੀਂ ਸੋਚੋ ਜੇ ਉਹਨਾ ਨੇ ਉਹ ਕੁੱਝ ਕਮਾਉਣਗੇ ਨਹੀਂ, ਖਵਾਉਣਗੇ ਨਹੀਂ, ਅਤੇ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਪਾਲਣਗੇ, ਇੱਕ ਕਿਸਾਨ ਇਹੋ ਜਿਹਾ ਜਿਹੜਾ ਪੂਰੇ ਦੇਸ਼ ਦਾ ਢਿੱਡ ਪਾਲ ਰਿਹਾ, ਜੇ ਉਹ ਆਪਣੇ ਦੇਸ਼ ਦਾ ਢਿੱਡ ਪਾਲੂਗਾ, ਠੀਕ ਹੈ ਤਾਂ ਆਪਣੇ ਘਰਦਿਆਂ ਦਾ ਪਾਲੂਗਾ ਉਹ ਵੀ, ਇਹੀ ਗੱਲ ਹੈ ਨਾ, ਇਸ ਕਰਕੇ ਜਿਹੜੇ ਆਪਾਂ ਸਿੱਧੀ ਜਿਹੀ ਗੱਲ ਆ ਬਈ ਜਿਹੜੇ ਜਿਹਨੇ ਇਹ ਤਿੰਨ ਕਾਨੂੰਨ ਬਣਾਏ ਸੀਗੇ, ਠੀਕ ਹੈ, ਚਾਹੇ ਆਪਣਾ ਜਿਹੜੇ ਮਰਜ਼ੀ ਹੋਣ, ਸਾਨੂੰ ਨਹੀਂ ਲੈਣਾ ਕਿਸੇ ਤੋਂ ਕੁੱਛ, ਦੇਖੋ ਕਿਸੇ ਨੇ ਵੀ ਨਹੀਂ ਕਿਸੇ ਤੋਂ ਕੁੱਛ ਲੈਣਾ ਹੁੰਦਾ, ਪਰ ਇਹ ਕਾਨੂੰਨ ਬਿਲਕੁੱਲ ਗਲਤ ਸੀ, ਇਹ ਬਹੁਤ ਜ਼ਿਆਦਾ ਵਧੀਆਂ ਹੋਇਆ, ਹਾਂ ਕੁਰਬਾਨੀਆਂ ਹੋਈਆਂ ਨੇ, ਬਹੁਤ ਆਪਣੇ ਬਜ਼ੁਰਗਾਂ ਦੀਆਂ, ਬਹੁਤ ਜਣਿਆਂ ਦੀਆ death ਹੋਈਆਂ। ਹੈ ਨਾ, ਬਹੁਤ, ਵਥੇਰਿਆਂ ਦੀ death ਤਾਂ ਨਹੀਂ ਆਪਾਂ ਕਹਿ ਸਕਦੇ, ਸ਼ਹੀਦੀ ਕਹਿ ਸਕਦੇ ਹਾਂ, ਉਹਨਾ ਸ਼ਹੀਦੀ ਪਾਈ ਆ ਅਤੇ ਬਹੁਤ ਵਧੀਆ ਗੱਲ ਆ ਇਹ ਅਤੇ ਚੱਲੋ ਹੁਣ ਅੱਗੇ ਆਪਣਾ future ਦੇ ਵਿੱਚ ਆਪਾਂ ਕਹਿੰਦੇ ਹਾਂ ਬਈ ਆਪਣੀ governments ਇਹੋ ਜਿਹਾ ਕੁੱਛ ਨਾ ਕਰਨ ਤਾਂ ਜ਼ਿਆਦਾ ਵਧੀਆ। ਕਿਉਂਕਿ ਕਿਸਾਨਾਂ ਨੂੰ ਉਹਨਾ ਦੇ ਹੱਕ ਹਮੇਸ਼ਾ ਮਿਲਣੇ ਹੀ ਚਾਹੀਦੇ ਨੇ, ਅਤੇ ਅੱਜ ਦੀ ਕਹਾਣੀ ਆਪਣੀ ਇੱਥੇ ਖ਼ਤਮ ਹੁੰਦੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਹਿ, ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਸ਼ੇਗਗਿੱਲ ।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

ਹਾਂ ਰਾਜ ਕੀ ਹਾਲਚਾਲ ਆ? ਠੀਕ ਆ। ਕੀ ਕਰਨ ਡਏ ਜੇ? hello ਹਾਂ ਕੀ ਕਰਨ ਡਿਆ, ਕੀ ਬਣਨ ਡਿਆ? ਖਾਣਾ ਕੁਸ਼ ਨੀਂ ਫਰੀ ਬੈਠੇ ਆਂ ਆਪਾਂ ਕੀ ਕਰਨਾ। ਰੋਟੀ ਬਣਾ ਲੀਂ ਆ? ਕਰਦੀ ਆਂ

ਹੋਰ ਬਸ ਵਧੀਆ ਬਸ। ਕਾਕਾ ਕੀ ਕਰਦਾ ਵਾ।

ਅੱਛਾ, ਗੁਡੀਆ ਕੀ ਕਰਦੀ ਆ? ਗੁਡੀਆ ਡਈ। ਖੇਡੇ ਲੱਗੀ।

ਮੰਮੀ ਚਲਗੇ ਪੇਕੇ।

ਹੋਰ। ਵਧੀਆ। ਰੋਟੀ ਖਾ ਲੀ?

ਹਾਂ ਟਿਊਸ਼ਨ ਤੇ ਨਈਂ ਗਈ ਗੁਡੀਆ ਅੱਜ? ਨਾ ਅੱਜ ਸਕੂਲ ਗਈ ਨੀਂ। ਅੱਜ ਕਿਉਂ ਨੀਂ ਸਕੂਲ ਗਈ। ਦਾਖਲ ਨੀਂ ਕਰਾਇਆ। ਅੱਛਾ ਦਾਖਲ ਨੀਂ ਕਰਾਇਆ ਹਜੇ। ਠੀਕ ਆ ਤੇ ਕਰਵਾ ਦੇਣਾ ਸੀ ਦਾਖਲ ਤੇ ਫਿਰ ਲੇਟ ਹੋ ਜਾਣਾ ਦਾਖਲਾ। ਉਹ ਕਰਾਵਾਂਗੇ ਹੁਣ। ਨਈਂ ਇੱਕ ਦੋ ਤੋਂ ਕਰਾਵਾਂਗੇ। ਚਲ ਆਹੋ ਇੱਕ ਦੋ ਤੋਂ ਫਿਰ ਨਾਲ ਹੀ ਸਕੂਲ ਹੋ ਜਾਣਗੇ ਸ਼ੁਰੂ। ਆਹੀ ਇੱਕ ਦੋ ਤੋਂ ਕਰਾਵਾਂਗੇ ਨਾ। ਤੇ ਕੱਟ ਲੈਣੀ ਸੀ ਲਿਆ ਕੇ ਸਬਜ਼ੀ। ਸਬਜ਼ੀ ਕੱਟ ਲੈਨੀ ਆਂ ਨਾਲ ਈ। ਆਹੋ ਵੇਖਣ ਲੱਗੀ ਆਂ ਕਿ ਕੀ ਬਣਾਵਾਂ ਹੁਣ। ਸੋਚਣ ਡਈ ਆਂ। ਆਹੋ ਬਣਾਲੋ ਸਬਜ਼ੀ ਕੱਲੀ ਆ। ਆਹੋ ਨਾਲ ਫਿਰ ਤੇਰੇ ਨਾਲ ਗੱਲ ਕਰਦੀ-ਕਰਦੀ ਕੱਟੀ ਲੈਨੀ ਆਂ। ਕੱਟ ਲੋ ਫਿਰ। ਆਹੋ ਆਹੋ। ਹੋਰ ਗੱਲਬਾਤ ਕੋਈ। ਹੋਰ ਕੀ ਠੀਕ ਐ।